ਇੱਥੇ ਸਾਨੂੰ ਇੱਕ ਲਾਲ ਰੰਗ ਦੀ ਇਮਾਰਤ ਨਜ਼ਰ ਆ ਰਹੀ ਹੈ।

ਜਿਸ ਦੇ ਬਾਹਰ ਇੱਕ ਦਰਖ਼ਤ ਵੀ ਲੱਗਾ ਹੋਇਆ ਹੈ ਤੇ ਇੱਕ ਛੋਟੀ ਕੰਧ ਵੀ ਹੈ।

ਜਿਸ ਵਿੱਚ ਬਿਜਲੀ ਦੇ ਕੰਮ ਦਾ ਸਮਾਨ ਦੀਵਾਰ ਉੱਤੇ ਦਿਖਾਇਆ ਹੋਇਆ ਹੈ।

ਇੱਥੇ ਸਾਨੂੰ ਜਮੀਨ ਊਪਰ ਬਹੁਤ ਸਾਰੇ--

ਇਸ ਵਿੱਚ ਤਿੰਨ ਵਿਅਕਤੀ ਖੜੇ ਹਨ ਇੱਕ ਵਿਅਕਤੀ ਤੁਰਿਆ ਆ ਰਿਹਾ ਹੈ।

ਸਾਈਡ ਤੇ ਖੜਾ ਦਿਖਾਈ ਦੇ ਰਿਹਾ ਹੈ ਤੇ ਇੱਕ ਵਿਅਕਤੀ ਮਸ਼ੀਨ ਚਲਾ ਰਿਹਾ ਹੈ।

ਇੱਥੇ ਸਾਨੂੰ ਤਿੰਨ-ਚਾਰ ਇਮਾਰਤਾਂ ਨਜ਼ਰ ਆ ਰਹੀਆਂ ਹਨ।

ਨਾਲ ਹੀ ਲਾਲ ਰੰਗ ਦੀਆਂ ਥੜੀਆਂ ਵੀ ਬਣੀਆਂ ਹੋਈਆਂ ਹਨ ਤੇ ਤਿੰਨ ਕਮਰੇ ਦਿਖਾਈ ਦੇ ਰਹੇ ਹਨ।

ਇੱਕ ਪਾਸੇ ਇੱਕ ਗੱਡੀ ਖੜੀ ਹੈ ਤੇ ਦੁਕਾਨ ਦਾ ਸ਼ਟਰ ਵੀ ਖੁੱਲਾ ਹੈ।

ਉੱਪਰ ਦੁਕਾਨ ਦੇ ਨਾਂ ਦਾ ਪੋਸਟਰ ਵੀ ਲੱਗਾ ਹੋਇਆ ਹੈ।

ਤੇ ਕੋਲ ਹੀ ਇੱਕ ਨੀਲੇ ਰੰਗ ਦੀ ਬਾਲਟੀ ਵੀ ਪਈ ਹੋਈ ਹੈ।

ਇੱਥੇ ਸਾਨੂੰ ਇੱਕ ਸੜਕ ਦਿਖਾਈ ਦੇ ਰਹੀ ਹੈ।

ਇੱਥੇ ਸਾਨੂੰ ਲਾਲ ਰੰਗ ਦੀ ਇਮਾਰਤ ਦਿਖਾਈ ਦੇ ਰਹੀ ਹੈ ਨਾਲ ਹੀ ਇੱਕ ਖੁੱਲਾ --

ਤੇ ਨਾਲ ਹੀ ਗੱਤੇ ਦੇ ਬੱਕਸੇ ਵੀ ਰੱਖੇ ਹੋਏ ਹਨ ਨੀਲੇ ਰੰਗ ਦੇ ਦੱਸ ਬਰਾਹਂ।

ਤੇ ਦੁਕਾਨ ਦੇ ਬਾਹਰ ਸਕੂਟਰੀ ਤੇ ਦੋ ਮੋਟਰਸਾਈਕਲ ਵੀ ਖੜੇ ਕੀਤੇ ਹੋਏ ਹਨ।

ਛੱਤ ਉਪਰ ਦੋ ਲਾਈਟਾਂ ਲਗਾਈਆਂ ਹਨ ਤੇ ਕੰਧਾਂ ਊਪਰ ਵੀ ਅਲਗ ਅਲਗ ਤਰਹਾਂ ਦਿਆਂ ਲਾਈਟਾਂ ਲਗਾਈਆਂ ਹੋਈਆਂ ਹਨ।

ਇੱਥੇ ਸਾਨੂੰ ਜਮੀਨ ਉੱਤੇ ਮੈਟ ਵਿਛਾਇਆ ਦਿਖਾਈ ਦੇ ਰਿਹਾ ਹੈ।

ਇਥੇ ਸਾਨੂੰ ਗੈਸ ਚੁਲਾ ਦਿਖਾਈ ਦੇ ਰਿਹਾ ਹੈ ਇੱਕ ਪਾਸੇ --

ਤੇ ਦਰਖਤ ਵੀ ਨਜਰ ਆ ਰਹੇ ਹਨ ਇੱਕ ਪਾੱਸੇ ਇੱਕ ਕਮਰਾ ਵੀ ਦਿਖਾਈ--

ਇੱਕ ਵਿਅਕਤੀ ਮੋਬਾਈਲ ਤੇ ਗੱਲ ਕਰ ਰਿਹਾ ਦਿੱਖ ਰਿਹਾ ਹੈ।